ਠੀਕ ਸੀ ਸਬ ਏ ਹੋਰ ਓਹਨਾ ਦੇ ਰਿਸ਼ਤੇਦਾਰਾਂ ਚੋ ਕੌਣ ਕੌਣ ਆਯਾ ਬਈ ਓਹਨਾ ਦੇ ਰਿਸ਼ਤੇਦਾਰਾਂ ਚੋ ਅਹ ਰਿੱਕੀ ਦੇ ਰਿਸ਼ਤੇਦਾਰਾਂ ਚੋ

ਰਿੱਕੀ ਦੇ ਰਿਸ਼ਤੇਦਾਰਨ ਤੇ ਵੀ ਆਏ ਸੀ ਓਹਦੇ ਨਾਨਕੇ ਆਏ ਸੀ ਓਹਦੀ ਓਹਦੀ ਵੱਡੀ ਪੈਣ ਆਇ ਸੀ ਹਾਂਜੀ ਤੇ ਮਾਮੀ ਦੂਜੇ ਆਏ ਹੀ ਦੀਦੀ ਦੇ ਮਾਮੀ ਵੀ ਆਏ ਹੀ

ਦੀਦੀ ਵੇਲਤ ਦੇ ਮਾਮੀ ਮਾਮਾ ਹਾਂਜੀ ਬਾਕੀ ਓਹਨਾ ਸਵਾਗਤ ਬਹੁਤ ਸੋਹਣਾ ਕੀਤਾ ਸੀ ਕਾਕੇ ਦਾ ਅੱਛਾ decoration ਕੀਤੀ ਸੀ ਅੱਛਾ ਉਹ ਜੇਰੇ ਫੁੱਲ ਬੂਟਿਆਂ ਦੇ ਨਾਲ ਹਾਂਜੀ ਬਹੁਤ ਸੋਹਣੇ ਬਣਾਏ ਫੋਲ ਬੂਟੇ ਗੁਲਦਸਤਾ ਬਣਾਇਆ ਇਹਨਾਂ ਨੇ ਬੜਾ ਸੋਹਣਾ ਸਜਾਇਆ ਸੀ ਗੇਟ ਤੇ ਲਾਕੇ ਓਦੇ ਅੰਦਰ ਤੱਕ ਮਤਲਬ golden ਏ ਗੋਲ੍ਡ ਗੁਬਾਰੇ ਵਗੈਰਾ ਅਹ ਮਤਲਬ ਗੁਬਾਰੇ ਤੇ ਓਹਦਾ ਮਤਲਬ ਜਿਥੇ ਕਾਕੇ ਨੂੰ ਲੈਕੇ ਜਾਣਾ ਸੀ bed ਤੇ ਉਹ ਵੀ bed ਤੇ ਫੁੱਲ ਤੇ cartoon ਜੇੜੇ ਮਿਲਦੇ ਨੀ ਆ ਸੱਚ ਉਹ ਵੀ ਲਗਾਏ ਸੀ ਓਹਦੇ bed ਤੇ ਹਾਂਜੀ ਹਤ ਵੀ ਬੜਾ ਸੋਹਣਾ ਸਜਾਇਆ ਸੀ ਓਹਨਾ ਘਰ ਓਹਦਾ ਸਵਾਗਤ ਕੀਤਾ ਬਹੁਤ ਵਧਿਆ

ਠੀਕ ਏ ਠੀਕ ਏ ਚਲ ਵਧਿਆ ਗੱਲ ਆ ਘਰ ਚ ਰੌਣਕ ਅਗਿ ਨਿਆਣੇ ਨਾਲ ਹਮ ਹਮ ਬੇਬੀ ਦਾ ਪਾ ਵੀ ਉਹ ਬਣ ਗਏ ਅਪ ਉਹ ਕਿ ਓਹਨੂੰ ਕਹਿੰਦੇ ਹੁੰਦੇ ਆ ਪੜ ਨਾਨਾ

ਹਾਂਜੀ ਪੜ ਨਾਨੇ ਬਣ ਗਏ ਹੈ ਅਗੇ ਪੜ ਦਾਦੇ ਬਣੇ ਹੀ ਹੋਣ ਪੜ ਨਾਨੇ ਵੀ ਬਣ ਗਏ ਹਾਂਜੀ ਪਰ ਨਾਨੇ ਬਣ ਗਏ ਆ ਚਲ ਵਧਿਆ ਗੱਲ ਆ ਹਮ ਤੇ ਹੋਰ ਤੁਹੀ ਵੀ ਬਣ ਹੀ ਗਏ ਓ ਹਾਂਜੀ ਵਧਿਆ ਵਧਿਆ ਬਚੇ ਸਕੂਲ ਕੇਰੇ ਸਕੂਲੇ ਪੜਦੇ ਆ little flower little flower convent school ਪੜਦੇ ਹਾਂਜੀ ਵਧਿਆ ਪੜਦੇ ਆ ਹਮ ਚਲੋ ਠੀਕ ਆ ਪੜਾਈ ਪੜਾਈ ਚ ਕਿਦਾਂ ਠੀਕ ਨੇ ਦੋਵੇ ਪੜਾਈ ਚ ਬੋਤ ਵਧਿਆ ਨੇ ਦੋ ਵਜੇ ਛੁਟੀ ਹੋਣੀ ਆ ਓਹਨਾ ਨੂੰ ਅੱਛਾ ਦੋ ਵਜੇ ਆਨਾ ਓਹਨਾ ਨੇ ਹਾਂਜੀ ਪੰਜ ਵਜੇ ਉੱਠ ਜਾਂਦੇ ਆ ਹਾਂਜੀ ਪੰਜ ਵਜੇ ਉਠਾ ਦਈਦਾ ਆ ready ਹੋ ਜਾਂਦੇ ਆ ਸਾਡੇ ਪੰਜ ਵਜੇ ਤੱਕ ਅੱਛਾ ਹਾਂਜੀ ਛੇ ਵਜੇ ਨਾ school ਤੇ ਕੇਹੇ ਖੇਡ ਚ ਨੀ ਸਾਜਨ ਦਾ ਮੁੰਡਾ ਹਾਂਜੀ ਖੇਲ ਚ ਬਹੁਤ ਵਧਿਆ sports sports ਚ ਬਹੁਤ ਵਧਿਆ first ਇਕ number ਤੇ ਓਹਦੇ teacher ਬੋਲ ਰਹੇ ਸੀ ਕਿ ਅਹ ਇਹਨੂੰ ਜਾਦਾ ਪੜ੍ਹਾਈ ਨਾਲੋਂ ਜਾਂਦਾ ਨਾ ਇਹਨੂੰ sports ਵਿਚ ਜਾਦਾ interest ਹੈਗਾ ਅੱਛਾ

ਚਲੋ ਵਧਿਆ ਗੱਲ ਆ ਬਚੇ ਪੜ੍ਹਨੇ ਵੀ ਚਾਹੀਦੇ ਆ ਖੇਡਣੇ ਵੀ ਚਾਹੀਦੇ ਆ

ਹੋਰ ਇਹ ਕਲਾ ਕਲਾ ਜੀ ਵੀ ਰੱਖਦੇ ਆ ਸ਼ੋਂਕ ਹਾਂਜੀ ਕਲਾ ਜੀ ਵੀ ਰੱਖਦੇ ਜੋ ਹਮ ਘਰੇ ਵਾਜੇ ਹੈਗੇ ਹਾਰਮੋਨੀਆ ਹੈਗਾ ਜਿਦੋ ਦਿਲ ਕਰਦਾ ਖੋਲ ਲੈਂਦੇ ਆ keyboard ਵੀ ਹੇਗਾ ਉਹ ਵੀ ਖੋਲ ਲੈਂਦੇ ਆ ਅੱਛਾ ਹਾਂਜੀ ਠੀਕ ਏ ਤੇ ਕੁੜੀ ਕਿਦਾ ਪੜਣ ਚ ਕੁੜੀ ਵੀ ਬਹੁਤ ਚੰਗੀ ਆ ਕੁੜੀ ਵਧਿਆ ਪੜਣ ਚ ਸੀਰਤ ਤੋਂ ਤੇ ਵਧਿਆ ਏ ਆ ਬਹੁਤ ਵਧਿਆ ਏ ਸੀਰਤ ਦੇ number ਵੈਸੇ ਵੀ ਵਧਿਆ ਉਹ ਪੜ੍ਹਦੀ ਰਹਿੰਦੀ ਏ ਸਾਰਾ ਦਿਨ ਪੜ੍ਹਦੀ ਏ ਹਾਂਜੀ

jammu ਤੋਂ ਕੀਤਾ ਸੀ ਮੇਂ ਪਰਸੋ ਠੀਕ ਸੀ ਸਾਰੇ ਠੀਕ ਨੇ ਪੈਣ ਪਰਾ ਸਾਰੇ ਹਾਂਜੀ ਪੈਣ ਪਰਾ ਵੀ ਠੀਕ ਆ ਸਬ ਠੀਕ ਠਾਕ ਆ ਅਤੇ ਓਹਨਾ ਦਾ ਬੈਕ ਹਮ ਘਰ ਬਣ ਗਿਆ ਬਿਲਕੁਲ ਘਰ ਬਣ ਗਿਆ ਅੱਛਾ ਓ ਸੋਫਤ ਪੈ ਗਯੀ ਆ ਓਹਨਾ ਪਰਸੋ ਖੋਲ ਲਈ ਆ ਤੇ ਸਫਾਈ ਚਲਦੀ ਪਈ ਆ ਹਾਂਜੀ ਸਫਾਈ ਚਲਦੀ ਪਈ ਆ ਤੇ ਉਹ ਜੇਰਾ ਸਟੈਂਡ ਏ ਅਜ ਕਲ ਚ ਪਲੱਸਤਰ ਕਰਨਾ ਆ ਪਲੱਸਤਰ ਸ਼ੁਰੂ ਕਰਨਾ ਹਾਂਜੀ ਅਜ ਕਰ ਦੇਣਾ ਓਹਨਾ ਨੇ ਸ਼ੁਰੂ ਤੇ ਵੇਖੋ ਤੇ ਓਦੇ ਬਾਦਚੋ ਕਹਿ ਰਹੇ ਸੀ ਕੇ ਬੀ ਪਲਸਤਰ ਕਰਕੇ ਤੇ ਆਪਾ ਫੇਰ ਤੁਆਡੇ ਕੋ ਆਵਾਂਗੇ ਕਮਰਿਆਂ ਕਮਰਿਆਂ ਦਾ ਖਤਮ ਕਰਕੇ

ਹਾਂਜੀ complete ਕਰਕੇ ਤੇ ਫੇਰ ਆਵਾਂਗੇ ਅੱਛਾ ਅਹ ਚਲ ਵਧਿਆ ਵਧਿਆ ਕੋਈ ਨੀ ਆਲਾਨ ਤੇ ਮੌਸਮ ਕਿਦਾ ਅੱਜ ਤੁਆਡੇ ਏਧਰ ਮੌਸਮ ਤੇ ਬਹੁਤ ਏਦਾ ਹੀ ਆ ਠੰਡਾ ਹੀ ਆ ਬਹੁਤ ਵਧਿਆ ਹਾਂਜੀ ਬਹੁਤ ਵਧਿਆ ਹਾਂਜੀ ਠੀਕ ਏ ਮਿਹ ਮੂੰਹ ਪੈਣ ਦਿਆ ਨਹੀਂ ਬਾਰਸ਼ ਤੇ ਨਹੀਂ ਹੋ ਰਹੀ ਬਾਰਸ਼ ਨੀ ਇਸ ਤਾ ਬਦਲ ਹੀ ਹੋਇਆ ਏ ਪਿਛਲੇ ਦਿਨਾਂ ਚ ਤੇ ਵਾਵਾ ਮਿਹ ਪਿਆ ਨਾ

ਏਹੋ ਮਿਹ ਰੋਜ ਹੀ ਪੈਂਦਾ ਰਿਹਾ ਰੋਜ ਹੀ ਹਾਂਜੀ ਏਦੇ ਨਾ ਕਣਕਾਂ ਕੁਣਕਾ ਖ਼ਰਾਬ ਤੇ ਨੀ ਹੋਇਆ ਫਰਕ ਤੇ ਪੀਯਾ ਏ ਹੋਣਾ ਵਾ ਫ਼ਸਲ ਦੇ ਉਤੇ ਹੈਲੋ ਹੈਲੋ ਹਾਂਜੀ ਮੈਂ ਕਿਹਾ ਫ਼ਸਲ ਦੇ ਉਤੇ ਫਰਕ ਤੇ ਪਿਆ ਹੀ ਹੋਣਾ ਵਾ ਹਾਂਜੀ ਕਣਕਾਂ ਤੇ ਫਰਕ ਪਿਆ ਦੇਖੋ ਕਣਕ ਤੇ ਸੁਕੀ ਸੀ ਨਾ ਤੇ ਓਹਦਾ ਫੇਰ ਬਾਰਸ਼ ਦਾ ਕਰਕੇ ਅੱਛਾ ਅੱਛਾ

ਬੜੀ ਹਾਡੇ ਘਰ ਦੇ ਅਗੋ ਦੀ ਲੈਕੇ ਜਾਂਦੇ ਹੀ ਜਦੋ ਅਦੀ ਹਾਡੇ ਘਰ ਅੱਛਾ ਗੇਟ ਦੇ ਵਿਚ ਅੰਦਰੋਂ ਦੀ ਉਡ ਕੇ ਬੜੀ ਦੁਸਟਿੰਗ ਨਾ ਬੜੀ ਆਂਦੀ ਨਾ ਜਦੋ ਲੈਕੇ ਜਾਂਦੇ ਆ ਅੱਛਾ

ਐਦਕੀ ਦੋ ਚਾਰ ਦਿਨ ਹੇਗਾ ਏ ਵੀ ਮੋਕ

ਅਮ ਮੋਕ ਜਾਣਾ ਜੋ ਤੇ ਦੁਸਟਿੰਗ ਬੜੀ ਏ ਦੁਸਟਿੰਗ ਨਾਲ ਨਾ ਗਲੇ ਬੜੇ ਖ਼ਰਾਬ ਹੋ ਰਹੇ ਏ

ਹਮ ਬੜਾ ਲੋਕਾਂ ਦਾ ਬੁਰਾ ਹਾਲ ਹੋਇਆ ਹੈ ਹਾਂਜੀ

ਹੋਣ conventional ਹੈਗੀ ਜੋ ਛੇਵੇਂ ਮਹੀਨੇ ਦੀ ਬਾਰਹ ਤਾਰੀਕ ਟੋਹ

ਹਾਂਜੀ ਓਹਦੀ ਤਿਆਰੀ ਚਲਦੀ ਪਯੀ ਏ

ਪ੍ਰਚਾਰ ਚ ਸੁਖਚੇਨ ਜੀ ਮਾਸਟਰ ਸੁਖਚੈਨ ਜੀ

ਤੇ ਅਰਾਦਿਕ ਹੈਗੇ ਆ ਫਾਸਤਾਲ ਵੇ ਇਮਾਨਵਲ ਸਿੱਧੂ ਚਲੋ ਹੋਰ ਗਲਾ ਬਾਤਾਂ ਠੀਕ ਠਾਕ ਹਾਂਜੀ ਠੀਕ ਠਾਕ ਸਾਰੇ ਠੀਕ ਠਾਕ

ਠੀਕ ਆ okaybye

ਦੀ ਮੈਂ ਨਾ ਪਰਾਂਠਿਆਂ ਬਾਰੇ ਪੁੱਛਣਾ ਵੀ ਆਪਾਂ ਅੱਲਗ ਅੱਲਗ ਤਰ੍ਹਾਂ ਦੇ ਪਰਾਂਠੇ ਆਪਾਂ ਕਿਵੇਂ ਬਣਾਨੇ ਏ ਜਿਵੇਂ ਆਲੂ ਦੇ ਹੋ ਗਏ

ਮੈਨੂੰ recipe ਦੱਸਦੋ ਵੀ ਆਪਾਂ ਕਿਵੇਂ ਬਣਾ ਸਕਦੇ ਆ

ਆਲੂ ਦੇ ਪਰਾਂਠੇ ਜਿਵੇਂ ਬਣਾਨੇ ਏ ਮਤਲਬ ਕਿ ਇਨ੍ਹਾਂ ਨੂੰ ਪਹਿਲਾਂ ਆਲੂ ਛੋਟੇ ਛੋਟੇ ਲੈਲੋ

ਠੀਕ ਏ ਦੀਦੀ ਕਟਨੇ ਜਰੂਰੀ ਏ ਦੀਦੀ ਆਲੂ

ਹਾਂ ਉਹਨਾ ਨੂੰ ਕੱਟਲੋ ਕੱਟਣ ਤੋਂ ਬਾਅਦ

ਜੇ ਛੋਟੇ ਏ ਤਾਂ ਛੋਟੇ ਛੋਟੇ ਪਾਲੋ ਉਹਨਾ ਨੂੰ ਉਬਾਲੋ

ਤੇ ਜੇ ਪਾਣੀ ਆਪਾਂ ਦੋ ਨੂੰ ਉਬਾਲਣੇ ਏ ਤਾਂ ਪਾਣੀ ਕਿੰਨਾ ਕ ਪਾਉਗੇ ਪਾਣੀ ਸਿਰਫ ਆਲੂਆਂ ਤੋਂ ਥੋੜਾ ਉੱਪਰ ਹੋਵੇ

ਤੇ ਫੇਰ ਉਸ ਨੂੰ ਸਿਟੀ ਲਵਾਣ ਤੋਂ ਬਾਅਦ ਜਦੇ

ਲਓ ਜੇ ਆਪਾਂ ਜਦੇ ਨਹੀਂ ਕੱਡਦੇ ਤਾਂ ਉਹਨਾ ਚ ਪਾਣੀ ਭਰ ਜਾਂਦਾ ਏ

ਜਦੋਂ ਬਣਾਨੇ ਆ ਪਰੋਂਠੇ ਫੇਰ ਆਲੂ ਹੋ ਜਾਂਦੇ ਆ ਆਟੇ ਦੇ ਵਿੱਚ ਨਹੀਂ ਰਹਿੰਦੇ ਬਾਹਰ ਨਿਕਲਣ ਲੱਗ ਜਾਂਦੇ ਏ

ਛਿਲਣ ਤੋਂ ਬਾਅਦ

ਉਹਨੂੰ ਪੱਖੇ ਦੇ ਨੀਚੇ ਠੰਡੇ ਹੋਣ ਦਿਉ ਠੰਡੇ ਹੋਣ ਤੋਂ ਬਾਅਦ ਉਹਨੂੰ mash ਕਰਲੋ

ਹਰੀ ਮਿਰਚ ਲਾਲ ਮਿਰਚ

ਨਮਕ ਵੀ ਏ taste ਦੇ according ਪਾਣਾ

ਕੱਲੇ ਆਲੂ ਵਾਲੇ ਵੀ ਬਣਾ ਸਕਦੇ ਆ ਪਿਆਜ ਵੀ ਪਾ ਸਕਦੇ ਆ

ਤੇ ਉਹਨਾ ਨੂੰ ਠੰਡੇ ਹੋਣ ਤੋਂ ਬਾਅਦ

ਗਾਦਨ ਧੰਨੀਆ ਹੁੰਦਾ ਜਿਹੜਾ ਉਹ ਵੀ ਪਾ ਸਕਦੇ ਆ ਹਰਾ ਧੰਨੀਆ ਵੀ ਪਾ ਸਕਦੇ ਆ

ਉਹ ਪਾ ਉਹ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਲਾ ਕੇ ਰੱਖ ਲੋ ਜਿਆਦਾ ਤਰ ਨਮਕ ਪਾ ਕੇ ਨੀਂ ਰੱਖਣਾ ਉਹ ਪਾਣੀ ਛੱਡਣ ਲੱਗ ਜਾਂਦੇ ਏ

ਫੇਰ ਜਦੋਂ ਹੀ ਬਣਾ ਕੇ ਰੱਖਣਾ ਆਟਾ ਜਿਆਦਾ ਕੈੜਾ ਨੀ ਹੋਣਾ ਚਾਹੀਦਾ

ਜਦੋਂ ਜੇ ਕੈੜਾ ਆਟਾ ਹੋਊਗਾ ਆਪਾਂ ਆਟੇ ਚ ਪਾਉਂਗੇ ਪੇੜੇ ਚ

ਜਿਆਦਾ ਚਿਲਨੀ ਨਾਲ ਘੁੰਮਾਉਗੇ hard ਹੋਏਗਾ ਆਟਾ

ਆਟਾ ਵੀ ਨਰਮ ਹੋਣਾ ਚਾਹੀਦਾ ਤੇ ਆਲੂ ਠੀਕ ਹੋਣੇ ਚਾਹੀਦੇ ਜਿਆਦਾ ਗਿੱਲੇ ਨੀ ਹੋਣੇ

ਉਸ ਤੋਂ ਬਾਅਦ ਉਹਨੂੰ ਥੋੜਾ ਵੇਲਣੇ ਨਾਲ ਵੇਲ ਲੋ

ਜਿਹੜਾ stuff ਪਾਣਾ ਦੀਦੀ ਉਹ ਮਤਲਬ ਕੀ ਥੋੜਾ ਹੀ ਪਾਣਾ ਕੇ ਜਿਆਦਾ ਉਹ ਪੇੜੇ ਦੇ according ਜੇ ਆਪਣੇ ਕੋਲ ਵੱਡਾ ਪੇੜਾ ਲਿਆ ਤਾਂ ਆਪਾਂ ਨੇ ਤਾਂ ਜਿਆਦਾ ਪਾ ਸਕਦੇ ਆ ਥੋੜਾ ਪੇੜਾ ਲਿਆ ਤਾਂ ਉਸ ਚ ਘੱਟ ਪਏਗਾ